ਪ੍ਰਸ਼ਾਦਾ ਨੀ ਸਕਣਾ ਸਿਮਰਤਿ ਅਨੁਸਾਰ ਗੁਰੂ ਨੂੰ ਰੋਟੀ ਨੀ ਬਣਾਉਣੀ ਚੁੱਲੇ 'ਚ ਅੱਗ ਨਹੀਂ ਬਾਲਣੀ ਕਿਉਂਕਿ ਉਹ ਘਰ ਅਪਵਿੱਤਰ ਹੁੰਦਾ, ਗੁਰੂ ਸਾਹਿਬ ਨੇ ਸਾਰਾ ਬਦਲਤਾ ਉਹ ਕਹਿੰਦੇ ਇਉੁਂ ਨੀ ਹੁੰਦਾ। ਚੰਨ ਦੇ ਵਧਾਣ ਘਟ~ ਵਧਣ ਘਟਣ ਨਾਲ very good ਅਕਾਸ ਥਿੱਤੀ ਬਾਣੀ ਸੂਤਕ ਪਾਤਕ ਮੈਨੂੰ ਯਾਦ ਆ ਗਿਆ ਤੁਸੀਂ ਲਿਖ ਲਿਆ ਹੋਊਗਾ, ਆਸਾ ਦੀ ਵਾਰ ਆ ਜਾਓ ਮੈਂ ਹੁਣ ਥਿੱਤੀ ਦੀ ਗੱਲ ਕਰਦਾਂ। ਥਿੱਤੀ ਬਾਣੀ ਬੱਚੇ ਬਿਲਾਵਲ ਰਾਗ ਵਿੱਚ ਹੈ ਤੁਹਾਡਾ ਸਵਾਲ ਹੈ ਬਿਲਾਵਲ ਰਾਗ ਥਿੱਤੀ ਬਾਣੀ ਦਾ ਰਾਗ ਬਿਲਾਵਲ ਤੇ ਪਾਉੜੀਆਂ ਕਿੰਨੀਆਂ ਜੀ ਵੀਹ ਵੀਹ ਪਾਉੜੀਆਂ, ਰਾਗ ਬਿਲਾਵਲ ਥਿੱਤੀ ਬਾਣੀ ਦਾ ਰਾਗ ਬਿਲਾਵਲ ਤੇ ਵੀਹ ਪਾਉੜੀਆਂ ਇਹ ਥਿੱਤੀ ਦਾ ਸੰਬੰਧ ਹੈਗਾ ਚੰਦਰਮਾ ਦੇ ਵਧਣ ਘਟਣ ਨਾਲ ਚੰਦਰਮਾ ਦੇ ਵਧਣ ਘਟਣ ਨਾਲ।

ਠੀਕ ਹੈ ਬਾਕੀ ਏਦਾਂ ਦਾ ਸਵਾਲ ਨਹੀਂ ਆਉਂਦਾ ਤੁਹਾਨੂੰ ਆਹ ਪੁੱਛ ਲੈਣਗੇ ਵੀ ਬਾਬਾ ਜੀ ਦੀ ਜਿਹੜੀ ਰਾਗ ਜਿਹੜੀ ਥਿੱਤੀ ਬਾਣੀ ਹੈ ਕਿਸ ਰਾਗ ਵਿੱਚ ਦਰਜ਼ ਹੈ ਬਿਲਾਵਲ ਰਾਗ ਵਿੱਚ ਦਰਜ਼ ਹੈ ਜੇ ਤੁਸੀਂ note ਕਰ ਲਿਆ ਹੱਥ ਖੜਾ ਕਰ ਦਿਓ ਮੈਂ ਅੱਗੇ ਪੜਾਵਾਂ। ਹੁਣ ਮੈਂ ਤੁਹਾਨੂੰ ਦੱਸਾਂਗਾ ਇੱਥੇ ਪੈਰਿਆਂ ਬਾਰੇ ਪਹਿਰੇ ਬੱਚੇ ਸਮੇਂ ਨੂੰ ਆਧਾਰ ਬਣਾ ਕੇ ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ। ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ ਤੇ ਪਹਿਰ ਨੂੰ ਆਧਾਰ ਬਣਾ ਕੇ ਤਿੰਨਾਂ ਘੰਟਿਆਂ ਦੇ ਸਮੇਂ ਨੂੰ ਆਧਾਰ ਬਣਾ ਕੇ ਦੇਖੋ ਅਹ ਤਿੰਨ ਚਾਰ ਤੀਆ ਬਾਰਾਂ ਤੇ ਅੱਠ ਪਹਿਰ ਅੱਠ ਪਹਿਰਾਂ ਦਾ, ਦਾ ਚੌਵੀ ਘੰਟੇ ਹੋ ਗਏ ਅੱਠ ਪਹਿਰਾਂ ਦਿਨ ਰਾਤ ਹੋ ਗਏ ਨਾ ਅੱਠ ਪਹਿਰਾਂ ਦੇ ਤੇ ਉਹਨਾਂ ਨੇ ਚਾਰ ਪਹਿਰਾਂ ਦਾ ਭਾਵ ਦਿਨ ਦੀ ਗੱਲ ਕਰਦੇ ਨੇ। ਜਾਂ ਰਾਤ ਦੀ ਗੱਲ ਕਰਦੇ ਨੇ ਚਾਰ ਪਹਿਰ ਤੇ ਪਹਿਰੇ ਜਿਹੜੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ ਇਹ ਬੱਚੇ ਦੋ ਰਾਗਾਂ ਵਿੱਚ ਦਰਜ਼ ਹੈ ਇਹ ਅਸਲ ਵਿੱਚ ਅਸ~ ਸਾਨੂੰ ਮਿਲਦੀ ਹੈ ਪਹਿਰੇ ਸ੍ਰੀ ਰਾਗ ਵਿੱਚ। ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਵਿੱਚ ਗੁਰੂ ਨਾਨਕ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਸ੍ਰੀ ਰਾਗ ਵਿੱਚ ਬਾਣੀ ਉਚਾਰਨ ਕੀਤੀ ਹੈ ਪਹਿਰਿਆਂ ਪਹਿਰੇ ਬਾਕੀ ਗੁਰੂ ਸਾਹਿਬਾਨ ਦੇ ਵੀ ਹੈਗੇ ਉਹ ਸਮਾਂ ਆਊ ਤੇ ਮੈਂ ਤੁਹਾਨੂੰ ਦੱਸਾਂਗਾ ਇੰਨਾ note ਕਰੋ

ਪਹਿਰੇ ਆਪਾਂ note ਕਰ ਲਏ ਅੱਗੇ ਇੱਕ ਬਾਣੀ ਹੋਰ ਹੈ ਜੀ ਸੋਹਿਲਾ ਸੋਹਿਲਾ ਬਾਣੀ ਜਿਹਨੂੰ ਆਪਾਂ ਕੀਰਤਨ ਸੋਹਿਲਾ ਕਹਿੰਦੇ ਹਾਂ ਰਾਤ ਨੂੰ ਸੌਣ ਲੱਗਿਆ ਦੀ ਬਾਣੀ ਹੈ ਸੋਹਿਲੇ ਦਾ ਸੋਹਿਲੇ ਦਾ ਜਿਹੜਾ ਸ਼ਬਦ ਹੈ, ਇਹ ਵੀ ਇੱਕ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ ਗੁਰੂ ਨਾਨਕ ਦੇਵ ਜੀ ਸੋਹਿਲਾ ਠੀਕ ਹੈ ਜੀ ਸੋਹਿਲਾ ਗੁਰੂ ਨਾਨਕ ਦੇਵ ਜੀ ਦਾ ਰਾਤ ਨੂੰ ਸੌਣ ਸਮੇਂ ਦੀ ਬਾਣੀ ਹੈ। ਸਿੱਖ ਧਰਮ ਦੀ ਮਰਿਆਦਾ ਅਨੁਸਾਰ ਰਾਤ ਨੂੰ ਸੌਣ ਦੇ ਸਮੇਂ ਆਪਾਂ ਇਹ ਬਾਣੀ ਦਾ ਪਾਠ ਕਰਦੇ ਹਾਂ note ਕਰ ਲਓ ਕੀਰਤਨ ਸੋਹਿਲਾ ਵੀ ਕਹਿ ਦਿੰਦੇ ਹਾਂ ਵੈਸੇ ਨਾਮ ਸਹੀ ਹੈ ਸੋਹਿਲਾ ਬਿਲਕੁਲ ਜੀ PDF ਮਿਲ ਜਾਏਗੀ। ਮੈਂ ਉਹੀ ਕਿਹਾ ਨਾ ਸਾਰੇ ਦੇ ਸਾਰੇ PDF ਮੈਂ ਬੱਚੇ ਨੂੰ ਦੇ ਦਿਨਾ ਮਾਸਟਰ ਕੇਡਰ ਜਿਹਨਾਂ ਨੇ ਲਾਇਆ ਇੱਕ ਵਾਰ ਦੱਸ ਦਿਓ। ਅਹ sir ਇਕੱਲੇ ਪੇਪਰ a ਦੀ ਕਿੰਨੀ ਫੀਸ ਹੈ ਫੀਸ ਬਾਰੇ ਬੱਚੇ ਚਰਚਾ ਹੋ ਚੁਕੀ ਹੈ ਤਿੰਨ ਹਜ਼ਾਰ ਆਪਾਂ ਇਹਦੀ ਫ਼ੀਸ ਰੱਖੀ ਹੈ ਤੇ ਜਿਹਨਾਂ ਨੇ ਵੀ join ਕਰਨਾ ਉਹ ਜ਼ਲਦੀ ਜ਼ਲਦੀ ਕਰ ਸਕਦੇ ਆ। ਤੇ ਉਹ demo class ਚੱਲ ਰਹੀ ਆ ਸੋਮਵਾਰ ਤੋਂ ਆਪਾਂ proper batch ਸ਼ੁਰੂ ਹੋ ਜਾਣਾ ਹਾਂ ਦੱਖਣੀ ਓਅੰਕਾਰ ਹੈਂ ਏਕਓਅੰਕਾਰ ਵੀ ਹੈ ਜੀ ਉਹ ਕੀ ਹੈ, ਉਹ ਵੀ ਮੈਂ ਦੱਸਦਾਂਂ ਜੀ ਓਅੰਕਾਰ ਬਾਣੀ ਸੋਹਿਲਾ ਲਿਖ ਲਓ,

ਕਿਸ ਰਾਗ ਵਿੱਚ ਦਰਜ਼ ਹੈ ਰਾਮਕਲੀ ਰਾਗ ਵਿੱਚ ਦਰਜ਼ ਹੈ ਜੇ ਪੁੱਛਣ ਕਿਹਦੇ ਨਾਲ ਚਰਚਾ ਹੋਈ ਤੇ ਪੰਡਿਤ ਦੇ ਨਾਲ, ਵਿਦਵਾਨ ਦੇ ਨਾਲ ਇਹਦੀ ਚਰਚਾ ਹੋਈ ਸੀ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਪੰਡਿਤ ਨਾਲ ਚਰਚਾ ਹੋਈ। ਗੁਰੂ ਸਾਹਿਬ ਨੇ ਕਿਹਾ ਸੀ ਝੂਠੀ ਵਿਦਿਆ ਪੜ੍ਹੀ ਹੈ ਤੂੰ, ਸੱਚੀ ਵਿਦਿਆ ਪੜ੍ਹ, ਝੂਠੀ ਵਿਦਿਆ ਇਹ ਆ ਵੀ ਅਹ ਜਿਹਦੇ ਨਾਲ ਮਨ ਦੀ ਭਟਕਣਾ ਵੱਧਦੀ ਹੈ ਸੱਚੀ ਵਿਦਿਆ ਜਿਹਦੇ ਨਾਲ ਬੰਦਾ ਅੰਦਰੋਂ ਸ਼ਾਂਤ ਹੁੰਦਾ ਹੈ ਸੱਚੀ ਵਿਦਿਆ ਸਿਰਫ਼

ਕਿਉਂਕਿ ਇਹ ਤੁਹਾਨੂੰ ਪੇਪਰ 'ਚ ਨਹੀਂ ਆਉਣੀਆਂ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਦੱਸ ਵੀ ਦਿਨਾ ਇਹਦੀਆਂ ਚੁਰੰਜਾ ਪਾਉੜੀਆਂ ਨੇ ਚੁਰੰਜਾ ਪਾਉੜੀਆਂ ਪਰ ਇਹ ਪੇਪਰ ਵਾਲਾ ਨਹੀਂ ਆਉਣੀਆਂ ਇਸ ਕਰਕੇ ਨਾਂ ਯਾਦ ਰੱਖੋ ਕਿਉਂਕਿ ਇੰਨੀ ਪ੍ਰਸਿੱਧ ਬਾਣੀ ਨਹੀਂ ਆਂ ਜਿੰਨੀਆਂ ਬਾਕੀ ਹੈ ਠੀਕ ਹੈ ਜੀ sir total ਬਾਣੀ ਕਿੰਨੀ ਹੈ ਗੁਰੂ ਨਾਨਕ ਦੇਵ ਜੀ ਦੀ ਇਹਦੀ ਗੱਲ ਵੀ ਆਪਾਂ ਕਰਦੇ ਹਾਂ ਜੀ sir monday ਤੋਂ class app ਤੇ ਲੱਗੇਗੀ ਬਿਲਕੁਲ ਜੀ ਐ~ app ਤੇ ਲੱਗੇਗੀ ਮਨਜੋਤ

ਹਾਂਜੀ ਹਾਂਜੀ ਹਾਂਜੀ ਹੋਰ ਕਿਸੇ ਦਾ ਕੋਈ ਸਵਾਲ ਚਲੋ ਆਪਾਂ ਨਾਲ ਨਾਲ ਗੱਲ ਕਰਦੇ ਜਾਂਦੇ ਹਾਂ ਪੰਡਿਤ ਨਾਲ ਚਰਚਾ, ਦੱਖਣੀ ਓਅੰਕਾਰ, ਰਾਮਕਲੀ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਹੈ, ਤੁਹਾਨੂੰ ਮੈਂ ਸਵਾਲ ਪੁੱਛਦਾਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ

ਸੂਰੀ dynasty ਸੂਰੀ ਵੰਸ ਮੁਗਲ ਵੰਸ ਲੋਧੀ ਵੰਸ ਲੋਧੀ ਵੰਸ ਚੌਥੀ option ਹੈਗੀ ਆ ਅਹ ਚੌਥੀ option ਇਹਨਾਂ ਚੋਂ ਕੋਈ ਨਹੀਂ ਚਲੋ ਤਿੰਨਾਂ ਚੋਂ ਉੱਤਰ ਦੇ ਦਿਓ ਤਿੰਨਾਂ 'ਚ ਉੱਤਰ ਆ ਗਿਆ ਤਿੰਨਾਂ 'ਚ ਉੱਤਰ ਦੇ ਦਿਓ ਗੁਰੂ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਤੇ ਕਿਹੜਾ ਵੰਸ very good

ਗੁਰੂ ਨਾਨਕ ਦੇਵ ਜੀ ਇਹ ਗੁਰੂ ਇ~ ਇਸਤਰੀ ਦੀ ਸੋਭਾ ਦੇ ਵਿੱਚ ਇਸਤਰੀ ਦੇ ਸਤਿਕਾਰ ਵਿੱਚ ਇਹ ਗੁਰੂ ਸਾਹਿਬ ਨੇ ਸ਼ਬਦ ਲਿਖੇ ਸੋ ਕਿਉਂ ਮੰਦਾ ਆਖੀਐ ਜਦੋਂ ਸਾਰੇ ਇਸਤਰੀ ਨੂੰ ਭੰਡ ਰਹੇ ਸੀ, ਨਿੰਦ ਰਹੇ ਸੀ ਉਸ ਸਮੇਂ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ। ਜਿਤੁ ਜੰਮਹਿ ਰਾਜਾਨ ਇਸ ਲਈ ਉਹ ਸਾਡੇ ਬਾਬੇ ਤੇ ਵੱਡੇ ਕਵੀ ਬਣਦੇ ਹੈ ਜਿਹਨਾਂ ਨੇ ਬਰਾਬਰਤਾ ਦੀ ਗੱਲ ਉਹਨਾਂ ਦਿਨਾਂ 'ਚ ਕਰ ਦਿੱਤੀ ਜਦੋਂ ਹਜੇ ਛੋਲਵੀਂ ਸਦੀ, ਪੰਦਰਵੀਂ ਸਦੀ, ਚੌਦਵੀਂ ਸਦੀ ਦੀ ਗੱਲ ਸੀ। ਇਸਤਰੀ ਦੇ ਸਤਿਕਾਰ ਵਿੱਚ ਇਹ ਗੁਰੂ ਸਾਹਿਬ ਨੇ ਸ਼ਬਦ ਲਿਖੇ ਹੈ ਹਾਂਜੀ ਬਾਬਰ ਇਸਤਰੀ ਲਈ ਬਿਲਕੁਲ ਜੀ ਸੋ ਕਿਉ ਮੰਦਾ ਆਖੀਐ sir ਗੁਰੂ ਜੀ ਦਾ ਜਨਮ ਚੌਦਾਂਂ ਪੰਦਰਾਂਂ ਅਪ੍ਰੈਲ ਨੂੰ ਕਿਉਂ celebrate ਕਰਦੇ ਆ ਜੀ ਉੱਤਰ ਇਹਦਾ ਹੈਗਾ ਜੀ sir ਜਿਹੜੇ student ਪਹਿਲਾਂ ਤੋਂ ਹੀ paid ਜਰਨੈਲ ਸਿੰਘ ਜੀ ਖਾਲਸਾ ਹਾਂ ਉਹਨਾਂ ਦਾ ਵੀ ਇਹ benefit ਮਿਲੇਗਾ ਜਾਂ ਨਹੀਂ ਉਹਨਾਂ ਨੂੰ benefit ਮਿਲੇਗਾ ਉਹਨਾਂ ਨੂੰ ਅਲੱਗ ਤੋਂ ਪੈਸੇ pay ਕਰਨ ਦੀ ਜ਼ਰੂਰਤ ਨਹੀਂ ਹੈ ਨਾ ਤੁਸੀਂ ਘਬਰਾਓ। ਬਾਬਾ ਜੀ ਦੀ ਹੋਰ ਤੁੱਕ note ਕਰ ਲਓ ਲਾਹੌਰ ਸ਼ਹਿਰ ਜ਼ਹਿਰ ਕਹਿਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਇਹ ਵੀ ਗੁਰੁ ਅੰਗਦ ਗੁਰੂ ਅਮ~ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ, ਤੇ ਤੀਜਾ ਸ਼ਬਦ ਹੈ ਸਵਾ ਪਹਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਰ ਜਿਤੁ ਜੰਮੈ ਰਾਜਾਨ ਬਿਲਕੁਲ ਜੀ। ਲਓ ਜੀ ਇਹ ਗੱਲਾਂ ਸੀ ਗੁਰੂ ਨਾਨਕ ਦੇਵ ਜੀ ਦੇ ਬਾਰੇੇ ਤੇ ਉਹਨਾਂ ਦੀ ਜਿਹੜੀ total ਬਾਣੀ ਹੈ ਨਾ ਉਹਦੇ ਬਾਰੇ ਬੱਚੇ ਵੱਖ ਵੱਖ ਗਿਣਤੀ ਮਿਲਦੀ ਹੈ, ਕੋਈ ਨੋ ਸੌ ਚੁਹੱਤਰ ਕਹਿੰਦਾ ਹੈ ਤੇ ਕੋਈ

ਦੇ ਕਵੀ ਨੇ very good ਸੀਨੂੰ ਤੇਰਾ ਬਹੁਤ ਸੋਹਣਾ ਸਵਾਲ ਹੈ ਮੈਂ ਕਰਦਾਂ ਇਸ ਲਈ ਕਰਦਾਂ ਕਿਉਂਕਿ ਸਵਾਲ ਨੂੰ ਸਦੀ ਤੇ ਵੀ ਪੁੱਛ ਲੈਂਦੇ ਆ ਤੇ ਆਪਾਂ ਸਦੀ ਤੁਹਾਨੂੰ ਬਣਾਉਣੀ ਸਿਖਾ ਦਿੰਦੇ ਹਾਂ ਗੁਰੂ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਚੌਦਾਂ ਸੌ ਉਣਤਰ ਤੋਂ ਪੰਦਰਾਂ ਸੌ ਉਣਤਾਲੀ ਵੇਖੋ ਚੌਦਾਂ ਸੌ ਉਣਤਰ ਕਿਹੜੀ ਸਦੀ ਬਣੀ ਪੰਦਰਵੀਂ ਪੰਦਰਵੀਂ ਸਦੀ ਤੇ ਪੰਦਰਾਂ ਸੌ ਉਣਤਾਲੀ ਬਣੀ ਛੋਲਵੀਂ ਸਦੀ ਛੋਲਵੀਂ ਸਦੀ। ਤੇ ਇਹਨੂੰ ਆਪਾਂ ਸਾਂਝਾ ਮੰਨ ਕੇ ਚੱਲਾਂਗੇ ਪੰਦਰਵੀਂ ਛੋਲਵੀਂ ਸਦੀ ਦੇ ਗੁਰੂ ਸਾਹਿਬ ਜੀ ਕਵੀ ਸਨ sir book ਚੋਂ ਚੌਦਾਂ ਪੰਦਰਾਂ ਅਪ੍ਰੈਲ ਕਿਉਂ ਲਿਖਦੇ ਆ ਮੈਂ ਤੁਹਾਨੂੰ ਇਹਦਾ ਉੱਤਰ ਦੇ ਦਿਨਾ ਥੋੜ੍ਹੀ ਜਿਹੀ wait ਕਰ ਲਓ ਹਾਂਜੀ ਨੋ ਸੌ ਛਿਹੱਤਰ ਵੀ ਕਹਿੰਦੇ ਆ, ਨੋ ਸੌ ਚੁਹੱਤਰ ਵੀ ਕਹਿੰਦੇ ਆ ਵੱਖ ਵੱਖ ਗਿਣਤੀ ਮਿਲਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਪੰਦਰਾਂ ਛੋਲਾਂ ਪੰਦਰਵੀਂ ਛੋਲਵੀਂ very good ਸਾਰਿਆਂ ਦਾ ਉੱਤਰ ਸਹੀ ਆ ਗਿਆ ਅਮਨਦੀਪ ਭੁੱਲਰ ਜੀ ਦਾ ਕਿਉਂਕਿ ਇਹਨਾਂ ਨੇ ਹਾਂ ਗੁਰੂੂ ਸਾਹਿਬ ਨੇ ਹੋਰ ਕੀ ਕੀਤਾ ਸੀ ਕੀਰਤਨ ਦੀ ਪ੍ਰਥਾ ਚਲਾਈ ਸੀ। ਵੇਖੋ ਨਾ ਸਵਾਲਾਂ ਚੋਂ ਸਵਾਲ ਆ ਜਾਂਦੇ ਹੈ, ਆ ਜਾਂਦੇ ਹੈ ਜੀ ਕੀਰਤਨ ਦੀ ਪ੍ਰਥਾ ਕੀਰਤਨ ਦੀ ਪ੍ਰਥਾ ਬੱਚੇ ਮੈਨੂੰ ਘੰਟਾ ਹੋ ਗਿਆ ਬੋਲਦੇ ਨੂੰ, ਇੱਕ ਘੰਟਾ ਵੀਹ ਮਿੰਟ ਹੋ ਗਏ। ਤੇ ਥੋੜ੍ਹਾ ਜਿਹਾ ਤੁਸੀਂ ਮੈਨੂੰ ਉਹ ਕਰੋ ਮਤਲਬ pushup ਕਰੋ ਤਾਂ ਕਿ ਮੈਂ ਹੋਰ ਉਤਸਾਹ ਨਾਲ ਬੋਲਾਂ, ਕੀਰਤਨ ਦੀ ਪ੍ਰਥਾ ਗੁਰੂ ਸਾਹਿਬ ਨੇ ਕੀਤੀ ਹੋਰ ਮਹਾਰਾਜ ਨੇ ਕੀ ਕੀਤਾ ਲੰਗਰ ਪ੍ਰਥਾ ਚਲਾਈ। ਲੰਗਰ ਪ੍ਰਥਾ ਚਲਾਈ ਤੇ ਨਾਲ ਲਿਖ ਲਓ ਸੰਗਤ ਦਾ ਸੰਕਲਪ ਵੀ ਉਹਨਾਂ ਨੇ ਦਿੱਤਾ, ਸੰਗਤ ਦਾ ਸੰਕਲਪ, ਤੇ ਵੀਹ ਰੁਪਇਆਂ ਦਾ ਸੌਦਾ ਵੀ ਕੀਤਾ। ਵੀਹ ਰੁਪਏ ਦਾ ਸੌਦਾ ਵੀ ਕੀਤਾ, ਨਗਰ ਵਸਾਇਆ, ਸੱਚਾ ਸੌਦਾ ਵੀਹ ਰੁਪਇਆਂ ਦਾ ਸੱਚਾ ਸੌਦਾ, ਠੀਕ ਹੈ ਤੇ ਜਿਹੜਾ ਅਹ ਲੰਗਰ ਵਸਾਇਆ, ਅਹ ਆਪਣਾ ਅਹ ਨਗਰ ਵਸਾਇਆ ਕਰਤਾਰਪੁਰ ਉਹ ਮੈਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਹਾਂਜੀ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਅਹ ਸੰਗਤ ਤੇ ਪੰਗਤ ਇਹਨਾਂ ਨੇ ਠੀਕ ਹੈ ਸੰਗਤ ਤੇ ਪੰਗਤ ਤਾਂ ਤੋਰੀ ਪਰ ਸੰਗਤ ਤੇ ਪੰਗਤ ਨੂੰ ਦੋਨਾਂ ਨੂੰ ਕਿਹਨੇ ਇਕੱਠਾ ਕੀਤਾ mix ਕਿਹਨੇ ਕੀਤਾ ਇਹ ਕੀਤਾ ਗੁਰੂ ਅਮਰਦਾਸ ਜੀ ਨੇ ਐਵੇਂ ਸਵਾਲਾਂ ਠੀਕ ਹੈ ਧਿਆਨ ਰੱਖਿਓ ਹਾਂਜੀ ਪੇਪਰ a and ਪੇਪਰ b ਦਾ ਪੂਰੇ syllabus ਦੀ ਫੀਸ ਕਿੰਨੀ ਹੈ i think ਸੱਤ ਅੱਠ ਹਜ਼ਾਰ ਹੋਣੀ ਹੈ ਉਹ ਤੁਸੀਂ ਗੱਲ ਕਰ ਲਇਓ ਹਾਂਜੀ ਬੱਚੇ ਨੇ ਸੱਤ ਹਜ਼ਾਰ ਲਿਖ ਦਿੱਤਾ ਹੁਣ ਮੈਨੂੰ ਇਹਦੇ ਬਾਰੇ ਹਾਂਜੀ ਗੁਰੁ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਹੈ ਮਾਤਾ ਜੀ ਦਾ ਨਾਮ ਤ੍ਰਿਪਤਾ ਹੈ ਚਲੋ ਮੈਂ ਇੱਕ ਵਾਰ ਨਾਮ ਲਿਖ ਦਿਨਾ ਵੈਸੇ ਇਤਿਹਾਸ 'ਚ ਤੁਹਾਨੂੰ ਸਾਰੇ ਯਾਦ ਹੁੰਦੇ ਆ ਕਈ ਵਾਰ ਫਿਰ ਵੀ ਪੁੱਛ ਲੈਂਦੇ ਆ ਆਪਣਾ ਗੁਰੂ ਨਾਨਕ ਦੇਵ ਜੀ complete ਹੋ ਜਾਊਗਾ ਇੱਥੇ। ਅਹ ਗੁਰੂ ਸਾਹਿਬ ਜੀ ਦੇ ਪਿਤਾ ਦਾ ਨਾਮ ਹੈ ਬਾਬਾ ਮਹਿਤਾ ਮਹਿਤਾ ਕਾਲੂ ਜੀ ਮਹਿਤਾ ਕਾਲੂ ਜੀ ਉਹਨਾਂ ਦੇ ਪਿਤਾ ਨੇ ਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ। ਬੜਾ ਪਿਆਰਾ ਨਾਮ ਹੈ ਜੀ ਤ੍ਰਿਪਤ ਹੋਏ ਪਹਿਲਾਂ ਹੀ ਰੱਬ ਦੀ ਬਖਸ਼ਿਸ਼ ਨਾਲ ਉਹਨਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਮਾਤਾ ਤ੍ਰਿਪਤਾ ਜੀ ਤੇ ਗੁਰੂ ਸਾਹਿਬ ਜੀ ਦੇ ਜੇ ਆਪਾਂ ਪਤਨੀ ਦੀ ਗੱਲ ਕਰੀ ਤੇ ਮਾਤਾ ਸੁਲੱਖਣੀ ਜੀ।

ਕਰਤਾਰਪੁਰ ਸਾਹਿਬ very good ਜਿੱਥੇ ਉਹਨਾਂ ਨੇ ਧਰਮ ਨੂੰ ਦੁਬਾਰਾ ਅਪਣਾ ਲਿਆ ਤੇ ਜੋਗੀਆਂ ਦੇ ਨਾਲ ਹੀ ਤਾਂ ਸਿੱਧ ਗੋਸਟ ਤਾਂ ਹੀ ਤਾਂ ਹੁੰਦੀ ਹੈ ਤਾਂ ਹੀ ਤਾਂ ਜੋਗੀ ਕਹਿੰਦੇ ਆ ਵੀ ਮਹਾਰਾਜ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ ਤੁਸੀਂ ਦੁੱਧ 'ਚ ਕਾਂਜੀ ਪਾ ਦਿੱਤੀ। ਭੰਗਰਨਾਥ ਦੇ ਨਾਲ ਚਰਚਾ ਹੁੰਦੀ ਐਤਕੀ UGCNET ਦੇ ਵਿੱਚ ਇਹ ਸਵਾਲ ਵੀ ਆਇਆ morning ਵਿੱਚ ਉਸ related question ਉਸ related question ਲੈ ਕੇ ਆਉਣਾ ਜੀ ਹਾਂ ਬਿਲਕੁਲ ਜੀ ਨਾਲ ਨਾਲ question ਚੱਲਦੇ ਰਹਿੰਦੇ ਆ ਜੀ question ਆਪਾਂ ਸ਼ੁਰੂ ਕੀਤੇ ਹੀ ਹੋਏ ਆ ਮਾਤਾ ਸੁਲੱਖਣੀ ਜੀ ਉਹਨਾਂ ਦੇ ਧਰਮ ਸੁਪਤਨੀ ਮੈਂ ਲਿਖ ਦਿਨਾ ਸੁਪਤਨੀ ਤੇ ਉਹਨਾਂ ਦੇ ਜਿਹੜੇ ਭੈਣ ਹੈ ਭੈਣ ਨਾਨਕੀ ਭਾਈਆ ਜੈ ਰਾਮ ਜੀ ਜੈ ਰਾਮ ਜੀ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਹੈਗੇ ਜੀ ਲਖਮੀ ਚੰਦ ਲਖਮੀ ਦਾਸ ਤੇ ਬਾਬਾ ਸ੍ਰੀ ਚੰਦ ਉਹਨਾਂ ਦੇ ਦੋ ਸਾਹਿਬਜਾਦੇ। ਇਹ ਗੁਰੂ ਸਾਹਿਬ ਦਾ ਪਰਿਵਾਰ sir ਪੰਜਾਬੀ ਦੀ ਤਿਆਰੀ ਕਰਵਾਓ ਜੀ ਹਾਂ ਬਿਲਕੁਲ ਜੀ ਮੈਂ ਸਾਰਾ ਪੰਜਾਬੀ ਦੀ ਮੈਂ ਤਿਆਰੀ ਕਰਵਾਉਣੀ ਹੈ ਭੈਣ ਦਾ ਨਾਂ ਬੇਬੇ ਨਾਨਕੀ ਤੇ ਭਣੋਈਏ ਦਾ ਨਾਮ ਬਿਲਕੁਲ ਜੀ ਜੈ ਰਾਮ ਜੀ two son ਸੀਗੇ ਲਓ ਜੀ। ਗੁਰੂ ਨਾਨਕ ਦੇਵ ਜੀ complete ਹੁੰਦਾ ਇੱਕ ਮੈਂ ਨਵਾਂ topic ਹੁਣ ਤੁਹਾਡੇ ਸਾਹਮਣੇ ਲੈ ਕੇ ਆ ਰਿਹਾਂ ਹੋ ਸਕਦਾ ਤੁਸੀਂ ਇਸ ਤੋਂ ਪਹਿਲਾਂ ਨਾ ਪੜ੍ਹਿਆ ਹੋਵੇ ਕੁਲਦੀਪ ਜਸ offline, online ਇਹ offline online ਦਾ ਕੁਛ ਫ਼ਰਕ ਹੋਊਗਾ। ਉਹ ਤੁਸੀਂ sir ਨਾਲ ਗੱਲ ਕਰ ਸਕਦੇ ਹੋ ਸ੍ਰੀ ਚੰਦ ਅਹ ਬੱਚੇ ਬਾਬਾ ਸ੍ਰੀ ਚੰਦ ਬਾਬਾ ਬਕਾਲਾ ਦਾ ਹਾਂਜੀ ਆ ਜਾਓ ਜੀ ਦੇਖੋ ਅਹ ਇੱਕ ਵਾਰ ਮੈਂ ਉੱਪਰ ਜਾਨਾ। ਉਣਾਹਠ ਚੁਰਾਨਵੇਂ ETT ਕੇਡਰ first lecture ਆ ਜੀ demo class ਦਾ, ਵਧੇਰੇ ਜਾਣਕਾਰੀ ਵਾਸਤੇ ਤੁਸੀਂ ਚੁਹੋਤਰ ਪੰਜ ਸੌ ਤੀਹ zero zero zero four six ਤੇ phone ਕਰਕੇ ਜਾਣਕਾਰੀ ਲੈ ਸਕਦੇ ਹੋ ਅੇਵੇਂ ਹਵਾ 'ਚ ਨਾ ਗੱਲਾਂ ਕਰੋ ਵੀ ਕਿੰਨੀ ਫੀਸ ਹੈ ਕਿੰਨੀ ਨਹੀਂ ਆਪਣੇ ਕੋਲੋਂ ਹੀ ਤੁਸੀਂ ਅਹ ਲਾਈ ਜਾਂਦੇ ਹੋ idea ਉਹ ਜਿਹੜੇ idea ਲਾਉਨੇ ਨਾ ਲਾਓ ਮੈਂ ਤਾਂ ਕਹਿਨਾ guess ਨਾ ਲਾਓ ਤੁਸੀਂ ਗੱਲ ਕਰ ਲਓ। ਦਿੱਤੇ ਹੋਏ number ਤੇ ਹੀ ਤੁਹਾਨੂੰ detail ਨਾਲ ਜਾਣਕਾਰੀ ਮਿਲ ਜਾਏਗੀ syllabus ਦੇ related ਕੋਈ ਵੀ ਤੁਹਾਡਾ ਸਵਾਲ ਹੈ ਉਹ ਤੁਸੀਂ ਇੱਥੇ ਪੁੱਛੋ, ਆਪਾਂ ਉਹਦੇ ਤੇ ਗੱਲ ਕਰਾਂਗੇ ਇੱਕ ਮੈਂ ਨਵਾਂ topic ਤੁਹਾਨੂੰ ਕਰਵਾਉਣ ਲੱਗਿਆ ਜੀ। ਅਹ ਸਰਬਜੀਤ ਕੌਰ ਇਹੀ same time ਸਵਾ ਚਾਰ ਤੋਂ ਸ਼ਾਮ ਛੇ ਵਜੇ ਤੱਕ ਇੱਕ ਹੋਰ ਚੀਜ਼ ਹੈ ਜਿਹੜੇ ਬੱਚੇ live ਆ ਜਾਣਗੇ ਅਸੀਂ ਧਿਆਨ ਰੱਖਾਂਗੇ ਸਾਰਿਆਂ ਦਾ ਤੇ ਉਸ ਤੋਂ ਬਾਅਦ ਜਿਹੜਾ ਵੀ, ਅਹ ਬੱਚਾ ਨਹੀਂ ਲਾ ਸਕਿਆ live ਉਹਨੂੰ recorded session ਮਿਲ ਹੀ ਜਾਂਦਾ ਅਹ ਉਹੀ class ਤੇ ਉਸ ਤੋਂ ਬਾਅਦ ਜੇ ਕਿਸੇ ਦਾ ਕੋਈ ਸਵਾਲ ਹੁੰਦਾ ਤਾਂ ਆਪਾਂ next day ਲੈ ਲੈਂਦੇ ਹਾਂ sir ਸਾਰੇ ਕਾਪੀ ਤੇ ਹਾਂਜੀ ਪੂਨਮ ਜੀ ਬਿਲਕੁਲ ਗੁਰੂ ਨਾਨਕ complete ਹੋ ਗਿਆ ਹਾਂ ਗੁਰੂ ਨਾਨਕ ਦੇਵ ਜੀ complete ਹੋ ਗਏ, ਆ ਜਾਓ ਇੱਕ ਕਵੀ ਸਾਡੇ complete ਹੋ ਗਏ ਹੁਣ ਮੈਂ ਨਾ ਤੁਹਾਨੂੰ ਦੋ ਗੱਲਾਂ ਦੱਸਦਾਂ, ਮੈਨੂੰ ਇਹ ਚੀਜ਼ ਬੜੀ ਪਿਆਰੀ ਲੱਗਦੀ ਹੈ। ਪਹਿਲੀ ਤੀ ਗੱਲ column ਬਣਾ ਕੇ ਆਪਸ ਵਿੱਚ ਪੜ੍ਹਨੇ ਬੜਾ ਸੋਹਣਾ ਲੱਗਦਾ, ਆਦਿ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਮੈਂ ਨਾ ਮੋਟੀ ਮੋਟੀ ਜਾਣਕਾਰੀ ਦਿਨਾ ਆਪਾਂ ਗੁਰਮਤ ਕਾਵਿ ਪੜ੍ਹ ਰਹੇ ਹਾਂ।

ਉਹ ਅੱਗੇ ਤੋਰਦੇ ਹਾਂ sum-up ਕਰਾਂਗੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਨੂੰ।

ਬੱਚੇ ਆਪਣੀ class 'ਚ ਆਉਣਾ ਹੁੰਦਾ ਨਾ ਸਾਰੇ ਕੰਮ ਸਾਂਭ ਕੇ ਆਇਆ ਕਰੋ ਇਹ ਲੰਮਾ ਹੀ ਚੱਲਦਾ ਰਹਿੰਦਾ ਫਿਰ ਆਪਾਂ ਸਮਾਂ ਦੀ ਦੇਖਦੇ ਕੀ ਚੱਲ ਰਿਹਾ ਹਾਂ ਗੁਰੂ ਨਾਨਕ ਦੇਵ ਲਗਪਗ complete ਹੈ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਹੋਈ, ਛੋਲਾਂ ਸੌ ਚਾਰ ਪਹਿਲਾ ਸਵਾਲ। ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਹੋਈ ਛੋਲਾਂ ਸੌ ਚਾਰ ਠੀਕ ਹੈ ਕਿੱਥੇ ਹੋਈ ਰਾਮਸਰ ਜਗ੍ਹਾ ਦਾ ਨਾਮ ਹੈ ਤੇ ਕਿੱਥੇ ਪੈਂਦਾ ਅੰਮ੍ਰਿਤਸਰ ਦੇ ਵਿੱਚ, ਮੈਂ ਅੰਮ੍ਰਿਤਸਰ ਨਾ short form 'ਚ ਪਾ ਦਿੱਤਾ। please ਕਾਪੀ ਤੇ note ਕਰ ਲਇਓ ਸਾਰੀਆਂ ਚੀਜ਼ਾਂ ਠੀਕ ਹੈ ਆ ਜਾਓ ਸੰਪਾਦਨਾ ਛੋਲਾਂ ਸੌ ਚਾਰ ਰਾਮਸਰ ਕਿਹਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ। ਹਾਂ very good, very good ਛੋਲਾਂ ਸੌ ਚਾਰ, ਰਾਮਸਰ ਸਾਹਿਬ ਮੈਂ ਕਰ ਲਿਆ ਸਾਰਾ sir, good good good ਆਦਿ ਗ੍ਰੰਥ ਸਾਹਿਬ ਦਾ ਗੁਰੂ ਅਰਜਨ ਦੇਵ ਜੀ very good ਬਹੁਤ ਸੋਹਣਾ ਅੱਗੇ ਆ ਜਾਓ।

ਤੇ ਪਹਿਲੇ ਗ੍ਰੰਥੀ ਕਿਹੜੇ ਸੀਗੇ ਬਾਬਾ ਬੁੱਢਾ ਜੀ ਮਹਾਰਾਜ ਬਾਬਾ ਬੁੱਢਾ ਜੀ ਅਠਾਨਵੇਂ ਸਾਲ ਦੇ ਸੀ ਜਦੋਂ ਉਹਨਾਂ ਨੇ ਇਹ ਬਖਸ਼ਿਸ਼ ਕੀਤੀ। ਹਾਂਜੀ ਚੌਦਾਂ ਸੌ ਤੀਹ ਰਾਗ ਉਦੋਂ ਨੀ ਸੀ ਬਾਅਦ 'ਚ ਬਣਿਆ ਉਹ ਆਪਾਂ ਹੋਰ ਮੈਂ ਤੁਹਾਨੂੰ ਦੱਸ ਦਊਂਗਾ ਗੱਲ, ਹਾਂਜੀ ਗੁਰੂ ਗ੍ਰੰਥ ਸਾਹਿਬ ਇਹਦੇ ਸੰਪਾਦਕ ਕੌਣ ਨੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਲਿਖਾਰੀ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਰਾਗ ਇਹਦੇ ਕਿੰਨੇ ਹੋ ਗਏ, ਰਾਗ ਇੱਥੇ ਇੱਕ ਵੱਧ ਕੇ ਤੀਹ ਹੋ ਅਹ sorry ਇਕੱਤੀ ਹੋ ਗਏ ਤੀਹਾਂ ਤੋਂ ਰਾਗ ਵੱਧ ਕੇ ਇੱਥੇ ਹੋ ਗਏ ਇਕੱਤੀ, ਕਿੰਨੇ ਹੋ ਗਏ ਇਕੱਤੀ ਰਾਗ। ਇੱਥੇ ਨਾ ਥੋੜ੍ਹੀ space ਘੱਟ ਗਈ ਇੱਕ ਮੈਂ column ਅੱਗੇ ਬਣਾਊਂਗਾ ਅੱਗੇ ਲਿਖ ਲਇਓ, ਇੱਕ ਵਾਰ ਇੱਥੇ ਲਿਖ ਲਓ, ਇਹ ਇਸੇ column ਨੂੂੰ ਆਪਾਂ ਅੱਗੇ ਅੱਗੇ ਵਧਾ ਲਵਾਂਗੇ ਰਾਗ ਇਕੱਤੀ, ਤੇ ਭਾਈ ਮਨੀ ਸਿੰਘ ਜੀ ਲਿਖਾਰੀ ਇਹ ਜਗ੍ਹਾ ਕਿਹੜੀ ਸੀ ਦਮਦਮਾ ਸਾਹਿਬ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸਾਬੋ ਕੀ ਤਲਵੰਡੀ ਮਹਾਰਾਜ ਨੇ ਸੰਪਾਦਤ ਕੀਤਾ ਸੀ ਸਾਬੋ ਕੀ ਤਲਵੰਡੀ। ਬਾਣੀ ਜਦੋਂ ਦੁਬਾਰਾ ਲਿਖਾਈ ਠੀਕ ਹੈ ਜੀ ਸਾਬੋ ਕੀ ਤਲਵੰਡੀ ਹਾਂਜੀ ਇਹਦੇ ਵਿੱਚ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ਼ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੇ ਗੁਰੂ ਸਹਿਬਾਨਾਂ ਦੀ ਬਾਣੀ ਦਰਜ਼ ਬਾਨਾਂ ਦੀ ਬਾਣੀ। ਠੀਕ ਹੈ ਜੀ ਅਹ ਤੁਸੀਂ note ਕਰ ਲਿਆ ਇੱਕ ਵਾਰ ਹੱਥ ਖੜਾ ਕਰ ਦਿਓ ਮੈਂ ਅੱਗੇ ਚੱਲਾਂਗਾ ਹੱਥ ਖੜਾ ਕਰ ਦਿਓ thumbs up ਕਰ ਦਓ ਤਾਂ ਮੈਂ ਅੱਗੇ ਇੱਕ column ਹੋਰ ਬਣਾਵਾਂ ਮੈਂ side ਤੇ ਹੋ ਜਾਨਾ note ਕਰ ਲਓ ਸਾਰੇ।

ਛੋਲਾਂ ਸੌ ਪੰਜ ਦੇ ਵਿੱਚ ਅਹ ਛੋਲਾਂ ਸੌ ਚਾਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਜੰਗ ਹੁੰਦੀ ਹੈ ਪੰਜ ਦੇ ਵਿੱਚ ਹੈ ਛੋਲਾਂ ਸੌ ਛੇ। ਛੋਲਾਂ ਸੌ ਛੇ ਦੇ ਵਿੱਚ ਗੁਰੂ ਸਾਹਿਬ ਨੇ complete ਕੀਤਾ sorry ਛੋਲਾਂ ਸੌ ਛੇ ਨੀ ਸਤਾਰਾਂ ਸੌ ਛੇ, ਸਤਾਰਾਂ ਸੌ ਛੇ, ਸਤਾਰਾਂ ਸੌ ਛੇ ਈਸਵੀ ਨੂੰ ਗੁਰੂ ਅਹ ਅਹ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਦੁਬਾਰਾ ਲਿਖਾਈ ਹੈ ਠੀਕ ਹੈ ਜੀ ਹਾਂ। ਠੀਕ ਹੈ ਅੱਗੇ ਆ ਜਾਓ ਮੈਂ ਇਹਨੂੰ ਮਿਟਾ ਕੇ ਅਹ ਇੱਕ ਨਵਾਂ column ਫਿਰ ਦੁਬਾਰਾ ਬਣਾਉਣ ਲੱਗਿਆ ਜਿਹੜੀਆਂ ਚੀਜ਼ਾਂ ਉਹ ਆਪਾਂ ਹੋਰ ਇੱਥੇ ਲਿਖ ਲੈਂਦੇ ਹਾਂ ਆ ਜਾਓ column ਆ ਗਿਆ ਇਸ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ ਮੈਂ ਉੱਤਰ ਦਿਆਂਗਾ ਤਿਆਰ ਕਰ ਲਓ ਜਿਹੜਾ ਵੀ ਕਿਸੇ ਦਾ ਕੋਈ ਸਵਾਲ ਹੈਗਾ। ਹਾਂਜੀ ਅਹ ਇੱਧਰ ਮੈਂ ਲਿਖਾਂਗਾ ਆਦਿ ਗ੍ਰੰਥ ਸਾਹਿਬ ਇੱਧਰ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤੁਸੀਂ ਵੀ ਏਦਾਂ ਹੀ ਅਗਲੇ column ਨੂੰ ਅੱਗੇ ਵਧਾ ਲਓ ਗੁਰੂ ਗ੍ਰੰਥ ਸਾਹਿਬ। ਇੱਧਰ ਇਹਦੀ ਜਿਹੜੀ ਜਿਲਦ ਬੰਨੀ ਸੀ ਭਾਈ ਬੰਨੋ ਜੀ ਨੇ ਭਾਈ ਬੰਨੋ ਜੀ ਨੇ ਇੱਧਰ ਜੇ ਪੁੱਛਣ ਪਹਿਲਾ ਰਾਗ ਕਿਹੜਾ ਪਹਿਲਾ ਰਾਗ ਉਹ ਹੈਗਾ ਜੀ ਸ੍ਰੀ ਰਾਗ ਆਖਰੀ ਰਾਗ ਆਖਰੀ ਰਾਗ ਉਹ ਹੈਗਾ ਜੀ ਕਿਹੜਾ ਆਪਣਾ ਪ੍ਰਭਾਤੀ। ਤੀਹ number ਦਾ ਰਾਗ ਪ੍ਰਭਾਤੀ, ਇੱਧਰ ਪੁੱਛਣ ਪਹਿਲਾ ਰਾਗ ਇਹਦੀ ਜਿਲਦ ਦਾ ਤਾਂ ਕੋਈ ਖ਼ਾਸ ਜ਼ਿਕਰ ਨਹੀਂ ਮਿਲਦਾ, ਪਹਿਲਾ ਰਾਗ ਜੇ ਪੁੱਛਣ ਤਾਂ ਸ੍ਰੀ ਰਾਗ same ਹੈ ਸ੍ਰੀ ਰਾਗ। ਤੇ ਜੇ ਆਖਰੀ ਰਾਗ ਪੁੱਛਣ ਤਾਂਂ ਇੱਧਰ ਤੁਸੀਂ ਜੈਜਾਵੰਤੀ ਲਾਉਣਾ ਆਖਰੀ ਰਾਗ ਜੈਜਾਵੰਤੀ, ਜਿਹੜਾ ਰਾਗ ਵਧਿਆ ਹੋਇਆ, ਜੈਜਾਵੰਤੀ ਜਿਹਦੇ ਵਿੱਚ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਹੈ।

ਮੈਂ ਉਹਦੇ ਬਾਰੇ ਨਾ ਥੋੜ੍ਹਾ ਜਿਹਾ ਅਹ ਤੁਹਾਨੂੰ clear ਕਰ ਦੇਵਾਂ ਇਤਿਹਾਸ ਦੇ dates ਦੇ ਵਿੱਚੋਂ ਮਨ ਲਓ ਇੱਥੇ ਮੈਂ ਲਿਖਣ ਲੱਗਾਂ ਸੁਣਿਓ, ਛੋਲਾਂ ਸੌ ਚਾਰ ਦੇ ਦਸੰਬਰ ਦੇ ਵਿੱਚ ਗੁਰੁ ਸਾਹਿਬ ਜੀ ਦਾ

ਉਹਦੇ ਤੋਂ ਬਾਅਦ ਨਾ ਚਾਰ ਪੰਜ ਮਹੀਨੇ ਗੁਰੂ ਸਾਹਿਬ ਰਹੇ ਆ ਅਹ ਆਪਣਾ ਮਾਲਵੇ ਦੇ ਵਿੱਚ ਤੇ ਜਿਹੜੀ ਖਿਦਰਾਣੇ ਦੀ ਢਾਬ ਦੀ ਜੰਗ ਹੈ ਨਾ ਉਹ ਅਪ੍ਰੈਲ ਸਤਾਰਾਂ ਸੌ ਪੰਜ ਨੂੰ ਹੁੰਦੀ ਹੈ ਗੁਰੂ ਸਾਹਿਬ ਜੀ ਦੀ ਸਤਾਰਾਂ ਸੌ ਪੰਜ ਅਪ੍ਰੈਲ ਦੇ ਵਿੱਚ ਤੇ ਅਪ੍ਰੈਲ ਮਈ ਫਿਰ ਇੱਥੇ ਮਹਾਰਾਜ ਆਉਂਦੇ ਆ, ਅਹ ਮਲੋਟ ਦੇ ਲਾਗੇ ਅਹ ਇੱਕ ਦੋ ਪਿੰਡ ਹੈਗੇ ਇੱਥੋਂ ਹੁੰਦੇ ਹੁੰਦੇ ਫਿਰ ਬਠਿੰਡੇ ਜਾਂਦੇ ਆ ਫਿਰ ਸਾਬੋ ਕੀ ਤਲਵੰਡੀ ਜਾਂਦੇ ਆ ਜਾਣੀ ਕਿ ਸਾਲ ਦੇ ਆਖਰ ਤੇ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ ਤੱਕ ਅਗਸਤ, ਸਤੰਬਰ ਦੇ ਨੇੜੇ ਜਿਹੇ, ਨੇੜੇ ਜਾ ਕੇ ਗੁਰੂ ਜਾ ਸਾਹਿਬ ਸਤਾਰਾਂ ਸੌ ਪੰਜ ਸਾਲ ਦੇ ਅਖੀਰ ਤੇ ਜਾ ਕੇ ਨਾ ਨਵੰਬਰ ਤੱਕ ਗੁਰੂ ਸਾਹਿਬ ਜਾ ਕੇ ਦਮਦਮਾ ਸਾਹਿਬ ਬਹਿੰਦੇ ਆ-

ਉਹ ਸਤਾਰਾਂ ਸੌ ਛੇ ਵਿੱਚ ਹੁੰਦੀ ਹੈ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਸਤਾਰਾਂ ਸੌ ਪੰਜ 'ਚ ਸ਼ੁਰੂ ਹੋ ਗਈ ਸੀ ਪਰ ਸਤਾਰਾਂ ਸੌ ਛੇ ਵਿੱਚ ਜਾ ਕੇ complete ਹੁੰਦੀ ਹੈ, ਮੇਰੀ ਇਤਿਹਾਸ ਮੁਤਾਬਿਕ ਜਿੰਨੀ ਸਮਝ ਹੈ ਮੈਂ ਉਹਦਾ ਉੱਤਰ ਦਿੱਤਾ, ਵੈਸੇ ਤੁਹਾਨੂੰ ਇਹਦੇ 'ਚ ਕੋਈ ਸਵਾਲ ਨਹੀਂ ਆਉਂਦਾ total ਰਾਗ ਤੀਹ ਹੈ ਕੋਈ ਦੱਸੋ ਸੀਨੂੰ ਕੀ ਕਰਦੇ ਹੋ ਜੀ, ਮੈਂ ਹੁਣੇ ਤਾਂ ਤੁਹਾਨੂੰ detail ਦੱਸੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਇਕੱਤੀ ਨੇ ਇੱਕ ਰਾਗ ਬਾਅਦ ਵਿੱਚ add ਹੋਇਆ। ਆਦਿ ਗ੍ਰੰਥ ਸਾਹਿਬ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤਾ ਸੀ, ਉਹਦੇ ਵਿੱਚ ਤੀਹ ਰਾਗ ਨੇ ਮੈਂ ਪਹਿਲਾਂ ਹੀ ਦੱਸ ਕੇ ਹਟਿਆਂ, ਹੋ ਸਕਦਾ ਇਹ ਚੀਜ਼ਾਂ ਤੁਹਾਡੇ ਲਈ ਬਿਲਕੁਲ ਨਵੀਂਆਂ ਹੋਣ, ਕਦੇ ਤੁਸੀਂ ਜ਼ਿੰਦਗੀ 'ਚ ਪੜ੍ਹੀਆਂ ਜਾਂ ਨਾ ਸੁਣੀਆਂ ਹੋਣ। ਜੇ clear ਹੈ ਤਾਂ ਦੱਸੋ thumbs up ਕਰੋ ਮੈਂ ਅੱਗੇ ਚੱਲਾਂ। ਮੈਨੂੰ ਲੱਗਦਾ ਤੁਸੀਂ ਉਲਝ,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

ਪੰਜੇਰ ਹਾਂ ਜੀ ਹਾਂ ਜੀ ਮੇਨੂ ਕੁਛ ਜਾਨਣਾ ਸੀ ਤੇ ਹਾਂ ਜੀ ਮੈਂ ਤੈਨੂੰ ਦੱਸ ਦਿੰਦੀਆਂ ਪੰਜ ਤਖਤ ਤਖ਼ਤ ਜਿਹੜੇ ਸ਼੍ਰੋਮਣੀ ਅਧਾਰ ਨੇ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 ਉਹਨਾਂ ਵਿਚੋਂ ਤੀਂ ਤਖ਼ਤ ਹੈ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਜੋ ਕਿ ਉਹ ਤਖਤ ਸ੍ਰੀ ਹਜੂਰ ਸਾਹਿਬਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਪੰਜਾਬ ਵਿਚ ਜੋ ਕਿ ਉਹ ਤਖਤ ਸ੍ਰੀ ਹਜੂਰ ਸਾਹਿਬ ਅਜਿਹੇ ਦੋ ਬਾਕੀ ਦਾਹਤ ਹੈ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਪੰਜਾਬ ਤੋਂ ਬਾਹਰ ਅਸਲ ਵਿਚ ਉਨ੍ਹਾਂ ਨੇ ਗੁਰਦੁਆਰਿਆਂ ਨੂੰ ਵੀ ਤਖ਼ਤ ਮੰਨੇ ਜਾਂਦੇ

ਤੇ ਤੁਸੀਂ ਮੈਨੂੰ ਸ਼੍ਰੀ ਅਕਾਲ ਸਾਹਿਬ ਤੋਂ ਜਰੀ ਪੁਰਾਤਨ ਸਾਹਿਬ ਨੇ ਤੇ ਇਹ ਤਖਤ ਸਾਹਿਬ ਦੇ ਅਰਥ ਆਪ ਨਾਲ ਸਿੱਖਾਂ ਦੇ ਛੇਵੇਂ ਗੁਰੂ

ਇਥੇ ਗੁਰੂ ਜੀ ਆਪਣਾ ਦਰਬਾਰ ਕੇਸਰੀ ਸੀ ਉਹ ਲਗਵਾਉਂਦੇ ਸੀ ਤੇ ਬਾਅਦ ਵਿੱਚ ਸਰਬੱਤ ਖਾਲਸੇ ਦੇ ਸਾਰੇ ਵਾਦ-ਵਿਵਾਦ ਏਜੰਟਾਂ ਤੇ ਸ਼ਾਂਤੀ ਸਥਾਪਤ ਦਾ ਸਾਰਾ ਨਿਪਟਾਰਾ ਸੀ ਉਹ ਇੱਥੇ ਕੀਤਾ ਗਿਆ ਸੀ ਹਾਂ ਜੀ ਤੁਸੀਂ ਸਹੀ ਕਿਹਾ ਏਥੇ ਨਾ ਕਿਸੇ ਸਮੇਂ ਢਾਢੀ ਵਾਰਾਂ ਗਾਉਣ ਦੀ ਸ਼ੁਰੁਆਤ ਹੋਈ ਸੀ ਜੋ ਅਜੇ ਵੀ ਪ੍ਰਥਾ ਕਰਤ ਚਲੀ ਆਈ ਤੇ ਫਿਰ ਪਟਨਾ ਸਾਹਿਬ ਪੁੱਜੇ ਸਨ ਤਖਤ ਸ੍ਰੀ ਪਟਨਾ ਸਾਹਿਬ ਲਿਖਦੇ ਹਨ ਤੱਦ ਤੱਕ ਤਾਂ ਸਿੱਖੀ ਨੂੰ ਇੱਕ ਮੁਠ ਰਖਣ ਲਈ ਇਤਿਹਾਸ ਚ ਆਪਣਾ ਯੋਗਦਾਨ ਤੇ ਤਖ਼ਤ ਸ੍ਰੀ ਅਕਾਲ ਹਾਂ ਜੀ ਮੈਂ ਦੱਸਦੇ ਨੇ ਤਖਤ ਸ਼੍ਰੀ ਅਕਾਲ ਸਾਹਿਬ ਅਕਾਲ ਤਖਤ ਅੰਮ੍ਰਿਤਸਰ ਵਿੱਚ ਸਥਿਤ ਹੈ ਸਿੱਖਾਂ ਦੇ ਘਰ ਵਿਚ ਧਾਰਮਿਕ ਅਖ਼ਤਿਆਰਾਂ ਦੀ ਮਹਿਕਦੀ ਦੀ ਰਾਜਨੀਤਕ ਪਰਪੱਕਤਾ ਵਿਦਵਾਨਾਂ ਦੀ ਹੁੰਦੀ ਹੈ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ ਪੰਦਰਾ ਦਿਨ ਸੋਲਾਂ ਸੌ ਛੇ ਵਿਚ ਨਾ ਸਿੱਖਾਂ ਦੇ ਘਰਾਂ ਵਿਚ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਤਖਤ ਦਾ ਇਕ ਢਾਂਚਾ ਆਪਣੇ ਹੱਥੀਂ ਨੀਂਹ ਰੱਖੀ ਹੈ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 ਜਿਹੜੇ ਨੇ ਹੋਵੇ ਫਿਰ ਕਰਨ ਦੀ ਮੰਗ ਕੀਤੀ ਗਈ ਇਸ ਤਖ਼ਤ ਉੱਪਰ ਦੋ ਬਿਲਡਿੰਗਾਂ ਦਾ ਨਿਰਮਾਣ ਕਰਵਾਇਆ ਗਿਆ ਸੀ ਤੇ ਉਹਦਾ ਨਾਮ

ਤੇ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਹੈ ਹਾਂਜੀ ਬੇਟਾ ਜੀ ਅਹ ਜਿਹੜਾ ਤਖ਼ਤ ਸ੍ਰੀ ਪਟਨਾ ਉਹ ਸਿੱਖਾਂ ਦੇ ਤਖ਼ਤਾਂ ਵਿੱਚੋਂ ਇਕ ਹੈ ਤੇ ਸਿਰੀ ਪਟਨਾ ਦੇ ਜਿਹੜੇ ਗੁਰੂ ਹਰਭਜਨ ਕੌਰ ਬੀਸ ਦਿਸੰਬਰ ਛੇ ਸੌ ਛੇਸੱਠ ਦੀ ਯਾਦਗਾਰ ਵਿੱਚੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਹੈ ਉਹ ਦੀ ਉਸਾਰੀ ਕੀਤੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰੇ ਦੀ ਉਸਾਰੀ ਕਰੋ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 ਸਾਹਿਬ ਤੇ ਤੀਸਰਾ ਤਖ਼ਤ ਅਤੇ ਸ਼ਾਇਦ ਤੇ ਉਹਦੇ ਬਾਰੇ ਵੀ

ਘਾਇਲ ਦੀ ਜਨਮ ਭੂਮੀ ਹੈ ਤੇ ਏਸ ਸ਼ਹਿਰ ਨੂੰ ਤੇਗ ਬਹਾਦਰ ਸਾਹਿਬ ਭੂਮੀ ਮਾਖੋਵਾਲ ਦੀ ਜ਼ਮੀਨ ਵੇਚ ਕੇ ਵਧਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜਾ ਵੀ ਦਿੱਤਾ ਤੇ ਬਾਅਦ ਵਿਚ ਰਹਿਣ ਸਾਂਝਾਂ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਤਯ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਦੀ ਪੰਜ ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਅਤ ਤਯ ਏਥੋਂ ਹੀ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 ਵਿਸਾਖੀ ਵਾਲੇ ਦਿਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਖੰਡੇ ਬਾਟੇ ਦੇ ਅੰਮ੍ਰਿਤ ਡਰ ਨੂੰ ਪੱਕੇ ਖਾਲਸੇ ਦੀ ਸਾਥਆਪਨਾ ਕੀਤੀ ਸੀ ਤੇ ਜਿਹੜਾ ਪੰਜਾਂ ਤਖਤਾਂ ਵਿਚੋਂ ਇੱਕ ਨੂੰ ਤੀਸਰਾ ਤੱਖਤ ਮਿਲਿਆ

ਸ੍ਰੀ ਦਮਦਮਾ ਸਾਹਿਬ ਤੇ ਉਥੋਂ ਦੀ ਕੀ ਮਹਾਨਤਾ ਹੈ ਤਯ ਕਿ ਇਤਿਹਾਸਕ ਹੈ ਉਹਦੇ ਬਾਰੇ ਕੁਝ ਗੁਰੂ ਜੀ ਦਮਦਮਾ ਸਾਹਿਬ ਪਿੰਡ ਸਾਬੋਕੀ ਤਲਵੰਡੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਸਿੱਖਾਂ ਦਾ ਕਾਜ਼ੀ ਇਹ ਵੀ ਕਿਹਾ ਜਾਂਦਾ ਹੈ ਬਲੇ ਜਿਹੜਾ ਸਿੱਖਾਂ ਦਾ ਪ੍ਰੇਮ ਵੇਖ ਕੇ ਹੇ ਕਲਗੀਧਰ ਨੇ ਇਥੇ ਇਕ ਗਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ ਤੇ ਨੌ ਮਹੀਨੇ ਨਿਵਾਸ ਕਰ ਕੇ ਤੇ ਮਾਤਾ ਗੁਜਰੀ ਵੀ ਜੀ ਹੈ ਤੇ ਮਾਤਾ ਸਾਹਿਬ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੇ ਵੀ ਨਿਵਾਸ ਕੀਤਾ ਹਾਂ ਦਿੱਲੀ ਤੋਂ ਸ੍ਵਾਮੀ ਜੀ ਦਰਸ਼ਨ ਕਰਨ ਲਈ ਆਏ ਤੇ ਪੀੜਤ ਨੇ ਸ਼ਹੀਦੀ ਤਾਂ ਅਸੀਂ ਇੱਕ ਸ਼ਕਤੀ ਨਾਲ ਆਪਣੇ ਨੂੰ ਵਕਤ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਪੂਰਨ ਪਾਠ ਲਿਖਵਾਇਆ ਸੀ ਬਹੁਤੇ ਲੋਕ ਧਰਮ ਸਿੰਘ ਨੇ ਰਾਮ ਸਿੰਘ ਜੀ ਨੇ ਇੱਥੋਂ ਹੀ ਦੇਸ਼ ਵਿਦੇਸ਼ ਤੋਂ ਅੰਮ੍ਰਿਤ ਕਵਿਤਾ ਜੰਗਲ ਨੂੰ ਸਵਰਗ ਕਰਨ ਲਈ ਜਿਹੜਾ ਸੀ ਉਹ ਅੰਨ੍ਹੇ ਤੇ ਬਖਸ਼ਿਆ ਸੇਵਾ ਹੈ ਪੰਥਏਨੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵੀ ਸ਼ਹੀਦ ਹੋਏ ਨਾ ਤਯ ਉਨ੍ਹੀ ਹੀ ਸਪੋਰਟ ਕੀਤਾ

ਹੁਣ ਦਸਦੇਨੀ ਆਣ ਤਖਤ ਸ੍ਰੀ ਹਜੂਰ ਸਾਹਿਬ ਵਿੱਚ ਨੰਦੇੜ ਵਿਖੇ ਗੁਰਗੱਦੀ ਸਮੇਂ ਦੀਆਂ ਤੇ ਇਹ ਉਹ ਦੁਖਾਂਤ ਹੈ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ ਗੁਰੂ ਸਾਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੀ ਨੂੰ ਗੱਦੀ ਸੌਂਪੀ ਤਖਤ ਅਕਾਲ ਤਖਤ ਸ੍ਰੀ ਹਜ਼ੂਰ ਸਾਹਿਬ ਬੁਹਤ ਵਾਦੇਯਾ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 ਕਾਫੀ ਪਤਾ ਲਗਾਇਆ ਹਾਂ ਜੀ ਕੀ ਕਹਿਰ ਤੁਹਾਡੀ ਆਵਾਜ਼ ਬਹੁਤ ਸਲੋ ਸੀ ਦੁਬਾਰਾ ਕਹਿਣਾ ਆਇ ਕੈ ਰਿਖਿ ਕਿ ਕਾਫੀ ਵਧੀਆ ਹੈ ਕਿ ਸਿੱਖਾਂ ਦਾ ਇਤਿਹਾਸ ਗੈਰਾਂ ਨੂੰ ਕਾਫੀ ਪ੍ਰਚਾਰ ਲਈ ਟੈਸਟ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀ ਇਹ ਜਾਣਕਾਰੀ ਦਿੱਤੀ ਐ ਮੇਰੀ ਜਿਹੜੀ ਨੌਲਿਜ ਹੈ ਉਹ ਹੋਰ ਇਨਕਰੀਜ਼ ਹੋ ਜਾਏਗੀ ਤੇ ਬਹੁਤ ਵਧੀਆ ਗੱਲ ਹੈ ਕਿ ਵੈਸੇ ਵੀ ਕੋਈ ਵੀ ਜਾਣਕਾਰੀ ਐਲਾਨ ਉਹ ਹਾਸਲ ਕਰਨੀ ਹੀ ਚਾਹੀਦੀ ਹੈ ਖਨੌਰੀ ਜੈਂਦੇ ਲੈਣਾ ਚਾਹੀਦੈ ਹਾਂਜੀ ਉਹ ਤੈਅ ਹੈ ਆਪਾ ਜਦੋਂ ਵੀ ਕਿਸੇ ਇਤਿਹਾਸ ਵਿਚ ਜਾਣਾ ਚੁਹੰਦੇ ਵਿੱਚ ਇੰਟਰਸਟ ਆਪਣੇ ਆਪ ਵਡ ਜਾਂਦਾ ਅਤ ਤੇ ਬਹੁਤ ਕੁਝ ਸਿੱਖਣ ਨੂੰ ਵੀ ਲੱਗਦੈ ਅਲਗ ਅਲਗ ਹੋਰ ਸਿੱਖਣ ਨੂੰ ਮਿਲਦਾ ਹੈ ਹਾਂ ਜੀ ਜਿਹੜਾ ਅੰਮ੍ਰਿਤਸਰ ਵਿਚ ਹੈ ਉਥੇ ਤੁਸੀਂ ਗਏ ਹੋ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 ਅੱਛਾ ਜ਼ਰੂਰ ਜਾਣਾ ਚਾਹੀਦਾ ਹੈ ਹਾਂ ਜੀ ਥੈਂਕ ਯੂ ਸੋ ਮੱਚ ਹਾਂਜੀ ਹਾਂਜੀ ਟੈਂਕੀ ਇਕ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

ਬਸ ਠੀਕ ਹਾਂ ਹੋਰ ਰੋਟੀ ਪਾਣੀ? ਹਾਂਜੀ ਹਾਂਜੀ ਖਾ ਲਿਆ, ਤੁਸੀਂ ਸੁਣਾਓ? ਮੈਂ ਵੀ ਖਾ ਹੀ ਲਿਆ ਹਜੇ। ਅੱਛਾ ਹੋਰ ਘਰ ਬਾਰ, ਸਭ ਠੀਕ ਹੈ

ਕੀ ਬਣਾਇਆ ਸੀ ਫਿਰ ਅੱਜ? ਅੱਜ ਮੈਂ ਬਣਾਈ ਸੀ ਗੋਭੀ। ਅੱਛਾ ਗੋਭੀ ਹਾਂ ਸਰਦੀਆਂ 'ਚ ਇਹੀ ਚੱਲਦਾ ਗੋਭੀ, ਆਲੂ, ਮਟਰ, ਗਾਜ਼ਰ, ਮਸ਼ਰੂਮ

ਹਮ ਹਮ ਸਹੀ

ਅੱਛਾ ਮੈਂ ਤੁਹਾਨੂੰ ਨਾ ਇੱਕ phone ਕੀਤਾ ਤੁਹਾਨੂੰ ਇੱਕ topic discuss ਕਰਨ ਲਈ, ਹਾਂਜੀ ਦੱਸੋ।

ਹਾਂਜੀ ਹਾਂਜੀ ਭਾਈ ਤਾਰੂ ਸਿੰਘ ਜੀ।